ਲੋਕ ਬੈਠੇ ਹੋਏ ਦਿਸ ਰਹੇ ਹਨ ਤੇ ਇੱਥੇ ਇੱਕ ਕਾਰ ਵੀ ਦਿਖਾਈ ਦੇ ਰਹੀ ਹੈ ਇੱਥੇ ਬਹੁਤ ਸਾਰੀ ਲਾਈਟਾਂ ਵੀ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਗੱਡੀਆਂ ਵੀ ਦਿੱਸ ਰਹੀਆਂ ਹਨ ਇੱਕ ਗੱਡੀ ਨੂੰ ਠੀਕ ਕਰਨ ਲਈ ਊਪਰ ਝੁੱਕਿਆ ਹੋਇਆ ਹੈ।

ਬੋਹੁਤ ਸਾਰੀ ਕੁਰਸੀਆਂ ਵੀ ਲੱਗਿਆਂ ਹੋਈਆਂ ਦਿਖਾਈ ਦੇ ਰਾਹੀਆਂ ਹਨ।

ਸਾਹਮਣੇ ਇੱਕ ਪੁਰਾਣੀ ਜਿਹੀ ਬਿਲਡਿੰਗ ਦਿਖਾਈ ਦੇ ਰਹੀ ਹੈ ਇੱਥੇ ਬਹੁਤ ਸਾਰੀ ਲੜਕੀਆਂ ਖੜੀਆਂ ਹੋ ਕੇ ਗੱਲਾਂ ਕਰ ਰਹੀਆਂ ਹਨ।

ਪਹਾੜ ਵੀ ਦਿਖਾਈ ਦੇ ਰਹੇ ਹਨ ਤੇ ਬਹੁਤ ਸਾਰੇ ਝੰਡੇ ਵੀ ਦਿਖਾਈ ਦੇ ਰਹੇ ਹਨ।

ਟਰੋਜ਼ਰ ਤੇ ਬਹੁਤ ਸਾਰੀ ਜੈਕਟਾ ਵੀ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਸਾਹਮਣੇ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਦੁਕਾਨ ਤੇ ਬਹੁਤ ਸਾਰੇ ਡਰਾਈ ਫਰੂਟਸ ਦੇ ਪੈਕਟ ਪਏ ਹੋਏ ਦਿਖਾਈ ਦੇ ਰਹੇ ਹਨ।

ਸਾਹਮਣੇ ਇੱਕ ਬਹੁਤ ਵੱਡਾ ਹਰਾ ਭਰਾ ਗਰਾਊਂਡ ਦਿਖਾਈ ਦੇ ਰਿਹਾ ਹੈ ਜਿਸ ਵਿੱਚ ਇੱਕ ਬਾਈਕ ਲੱਗੀ ਹੋਈ ਦਿਸ ਰਹੀ--

ਤੇ ਸਾਹਮਣੇ ਇੱਕ ਵ੍ਹਾਈਟ ਕਲਰ ਦੀ ਬਿਲਡਿੰਗ ਵੀ ਦਿੱਸ ਰਹੀ ਹੈ ਲੱਗੇ ਸ਼ੱਗੇ ਬਹੁਤ ਸਾਰੇ--

ਬਿਛੇਆ ਹੋਇਆ ਦਿਸ ਰਿਹਾ ਹੈ ਸਾਹਮਣੇ ਕੁਝ ਲੜਕੀਆਂ ਡਾਂਸ ਕਰਦੀ ਹੋਈ --

ਤੇ ਆਸਮਾਨ ਵੀ ਦਿਖਾਈ ਦੇ ਰਿਹਾ ਹੈ ਤੇ ਬਹੁਤ ਸਾਰੇ ਪੇੜ ਪੌਧੇ ਵੀ ਦਿਖਾਈ ਦੇ ਰਹੇ ਹਨ ਸਾਮਣੇ ਇਕ ਬੋਰਡ ਤੇ---